ਵੇ ਮੈਨੂੰ ਵੇ ਮੈਨੂੰ ਲੇਕੇ ਜਾਓ ਵੀ ਮੈਂ card ਘਰੇ ਭੁੱਲ ਗਈ ਫੇਰ ਉਹ ਜਿਹੜੇ

ਅੱਛਾ

ਸੀਗਾ ਹਾਂ ਵੀ ਅੰਦਰ card ਤੋਂ ਬਿਨਾਂ entry ਨਹੀਂ ਹੁੰਦੀ ਹੈਗੀ ਮਤਲਬ ਕੇ ਹੁਣ ਜਦੋਂ ਆਪਾਂ ਕਿਤੇ ਵੀ ਜਾਣਾ ਕਰਨਾ ਭਾਵੇਂ ਰਿਸ਼ਤੇਦਾਰੀ ਚ ਜਾਣਾ ਪਹਿਲਾਂ card card ਲੈਕੇ ਜਾਣਾ ਪੈਣਾ

ਇਹ ਸਾਲ ਬਾਅਦ ਹਨਾ ਇੱਕ ਦੋ ਵਿਆਹ ਆ ਜਾਵੇ ਕਦੇ ਤਾਂ ਵਧੀਆ

ਮਤਲਬ ਕੀ ਸਾਰੇ ਰਿਸ਼ਤੇਦਾਰਾਂ ਨੂੰ ਵੀ ਮਿਲਿਆ ਜਾਂਦਾ ਅਰ ਵਧੀਆਂ ਮਤਲਬ ਕੀ ਸਾਰੇ ਅਹ ਆਪਣਾ enjoy ਵੀ

ਬੱਸ ਠੀਕ ਏ sir ਹੋਰ sir sir ਰਾਤ ਨੂੰ ਤੰਗ ਤਾਂ ਨਹੀਂ ਕਰਿਆ

ਠੀਕ ਏ ਹੋਰ sir ਥੋੜੀ ਜੀ ਹਿੰਮਤ ਕਰੋ guide ਕਰੋ

ਕਿਉਂਕਿ ਤੁਸੀਂ ਤਾਂ camp ਵਗੈਰਾ ਲਾਂਦੇ ਹੋਣੇਂ

ਦਸੋ ਹਾਂਜੀ ਹਾਂਜੀ ਤੇ ਮੈਨੂੰ ਇਹ ਦੱਸੋ ਜਿਹੜਾ ਆਪਣਾ BP ਵਗੈਰਾ ਏ

ਇਹਦੇ ਵਿੱਚ ਆਪਣਾ BP ਕਿੰਨਾ ਹੋਣਾ ਚਾਹੀਦਾ ਕਿੰਨਾ ਨਹੀਂ ਹਨਾ ਇਹਦੇ ਬਾਰੇ ਦੱਸੋ

ਹਰੇਕ ਬੰਦੇ ਨੂੰ ਨਾ sir ਹਰੇਕ ਬੰਦੇ ਨੂੰ heart ਦੀ problem ਆ

ਹਾਂਜੀ ਜਿਵੇਂ attack ਵਗੈਰਾ ਹੁੰਦੇ ਏ ਹਨਾ ਹਰੇਕ ਬੰਦੇ ਦਾ ਲਾਲੋ ਸੋ ਦੇ ਵਿੱਚ ਸੱਤਰ percent ਅੱਜ ਦੇ time ਸਭ ਨੂੰ heart ਦੀ problem ਏ

BP ਆ ਨਾ ਜਿਹੜਾ BP ਘੱਟਦਾ ਦਾ ਹਨਾ ਉਹੀ ਬਣਦਾ ਇਹਦੇ ਵਿੱਚ ਆਪਾਂ

BP ਇਹਨੂੰ ਕਹਿ ਦਿੰਨੇ ਆਂ BP blood pressure

ਵੱਧ ਜਾਂਦਾ ਏ ਬਹੁਤ ਜਿਆਦਾ ਉਹ ਕਿਹ ਦਿੰਨੇ ਅ ਫੇਰ

ਹਾਂ ਨਹੀਂ ਜਿਹੜੀ ਇਹਦੀ range ਏ ਉਹ ਇੱਕ ਸੋ ਵੀਹ ਤੋਂ ਅੱਸੀ ਤੱਕ ਚਾਹੀਦੀ ਏ ਮਤਲਬ ਉੱਪਰਲਾ

ਉੱਪਰਲਾ BP ਹਾਂਜੀ ਉੱਪਰਲਾ

ਵੱਧਣ ਦਾ ਮਤਲਬ ਕੀ ਹੁੰਦਾ ਏ BP ਦਾ ਜਿਹੜਾ ਆਪਣਾ ਦਿਲ ਏ heart ਏ

ਦਿਲ ਨੂੰ ਸਾਰੇ body ਚ blood ਦਿੰਦਾ

BP ਵੱਧਦਾ ਏ ਕਹਿੰਦੇ BP ਵੱਧਦਾ BP ਵੱਧਣ ਦਾ ਮਤਲਬ ਕੀ ਹੁੰਦਾ BP ਮਤਲਬ ਆਪਣੀ body ਚ ਖੂਨ ਜਿਆਦਾ ਹੋ ਗਿਆ

ਗਾੜਾ ਏ ਮਤਲਬ ਉਹਦਾ BP ਵੱਧਣ ਲੱਗ ਜਾਂਦਾ

ਦਾ ਖੂਨ ਦਾ ਜੀ pressure ਜੋ ਜਿਆਦਾ ਲੱਗਦਾ ਏ pressure ਕਹਿ ਲੈਂਦੇ ਆਪਾਂ ਜ਼ੋਰ ਲੱਗਦਾ

ਹਾਂ blood ਦਾ ਜ਼ੋਰ ਜਿਆਦਾ ਲੱਗਦਾ ਉਹਨੂੰ blood pressure ਕਹਿ ਦਿਨੇ ਆਂ ਵੀ ਇਹਦਾ BP ਵੱਧ ਗਿਆ BP ਵਧਿਆ ਵੀ ਜਿੱਦਾਂ ਆਪਾਂ ਕਹਿੰਦੇ ਆ heart ਏ ਕਿਉਂਕਿ heart ਦਾ

ਜਦੋਂ ਖੂਨ ਗਾੜਾ ਹੋ ਜਾਂਦਾ ਫ਼ਿਰ ਉਹ pressure ਘੱਟ ਬਣਦਾ ਉਹਦੇ ਕੋਲੋਂ

ਅਹ ਹਨ ਜਿੰਨਾ ਪਤਲਾ ਹੋਊਗਾ ਖੂਨ ਉਹ ਕੀ ਆ pressure ਵਧੀਆ ਬ੍ਣੁਗਾ ਉਹ ਅਹ

ਪਤਲਾ ਹੋਊਗਾ ਨਾੜਾ ਚੋਂ ਸਾਫ਼ ਜਾਉਗਾ ਜੀ

ਨਾੜਾ ਦੇ ਵਿੱਚ ਜਿਵੇਂ ਅਹ ਖੂਨ ਗਦਾ ਕਿਹ ਦਿਨੇ ਆ ਆਪਾਂ

ਅਹ ਵਿੱਚ ਕੁੱਝ ਨਾ ਕੁੱਝ ਨਾੜਾ ਦੇ ਵਿੱਚ ਆਪਣੇਂ ਜਾਂ fat ਕਹਿਲੋ ਅਹ ਚਰਬੀ ਏ ਥੋੜੀ ਬਹੁਤੀ ਉਹ ਵੱਧ ਜਾਂਦੀ ਏ ਇਹ ਅਹ ਜਿਹੜੀ ਨਾੜਾ ਨੇ ਉਹਦੇ ਵਿੱਚ ਚਰਬੀ ਆ ਸਕਦੀ ਆ ਕਿਵੇਂ

ਨਾੜਾ ਮਤਲਬ ਅਹ ਮੋਟੀ ਉਹਦੀ ਮੋਟਾਈ ਲਾ ਨਾੜਾ ਦੀ ਮੋਟਾਈ ਜਿਆਦਾ ਹੋ ਜਾਂਦੀ ਏ

ਅਹ ਨਾੜ ਤਾਂ ਉੰਨੀ ਓ ਰਹਿੰਦੀ ਏ ਵਿੱਚ ਜਿਵੇਂ fat ਕਹਿ ਦਿੰਦੇ ਆ ਨਾ ਆਪਾਂ fatty ਚੀਜ਼ ਕਹਿ ਦਿੰਨੇ ਆਂ ਉਹ ਉਹ ਵੱਧਣੀ ਸ਼ੁਰੂ ਹੋ ਜਾਂਦੀ ਏ

ਜਿਹੜਾ ਨਾੜਾ ਦਾ size ਏ ਜਾਂ ਉਹਦਾ ਰਾਸਤਾ ਹੁੰਦਾ ਏ block ਹੋਇਆ ਨਸਾਂ ਦਾ

ਹਾਂ ਜਿਵੇਂ ਆਪਾਂ ਨਾਲੀ ਦੀ example ਲੈਲੋ ਆਪਣੇ ਨਾਲੀਆਂ ਹੁੰਦੀਆਂ ਏ ਗੱਲੀਂਆਂ ਦੇ ਵਿੱਚ ਹਾਂਜੀ ਅਹ ਖਾ ਜਾਂ ਤੁਸੀਂ ਖੇਤਾਂ ਨੂੰ ਖਾਲ ਆਪਣਾ ਖੇਤਾਂ ਨੂੰ ਪਾਣੀ ਦਿੰਦੇ ਹੋ ਖਾਲਾਂ ਚ ਉਹ ਜ਼ੇ ਖ਼ਾਲ ਸਾਫ਼ ਹੋਉਗੀ ਜੀ ਪਾਣੀ ਐਨ ਵਧੀਆ ਜਾਂਦਾ

ਹਾਂ ਖਾਲਾਂ ਸਾਫ਼ ਕਰਦੇ ਆ ਉਹ ਇਹੀ ਆਪਣਾ ਨਾੜਾਂ ਨੇ ਵਿੱਚ ਏ ਮਤਲਬ ਉਹਦੇ ਵਿੱਚ

ਅਹ ਹੋਣੀ ਸ਼ੁਰੂ ਹੋ ਜਾਂਦੀ ਏ ਉਹਨੂੰ ਆਪਾਂ Cal stroll ਵੱਧ ਗਿਆ ਕਿਹ ਲਓ

ਹਨ cholesterol ਵੱਧ ਗਿਆ ਖੂਨ ਗਾੜਾ ਕਹਿਲੋ ਇਹ ਅਹ ਉਹ ਕਿਸਮਾਂ ਨੇ ਉਹਦੀਆਂ ਮਤਲਬ ਖੂਨ ਦਾ

ਕਹਿੰਦਾ BP low ਏ ਉਹਦਾ ਕਾਰਨ ਕੀ ਏ ਕਿ ਮਤਲਬ ਉਹਦਾ ਮਤਲਬ ਜਿਹੜਾ ਖੂਨ ਗਾੜਾ ਹੋ ਗਿਆ BP ਵੱਧ ਗਿਆ ਗਾੜੇ ਦਾ ਖੂਨ ਵਧੀ ਗਿਆ

BP ਘੱਟਣ ਦਾ ਕਾਰਨ ਏ sir ਆਪਣਾ ਮਤਲਬ body ਏ ਜਿਹੜਾ ਉਹ ਪੂਰਾ response ਨਹੀਂ ਦੇ ਰਹੀ

ਕਹਿਨੇ ਆ ਵੀ ਜਦੋਂਵੀ BP BP ਵੱਧ ਰਹਿਆ ਆਪਣਾ ਖੂਨ ਗਾੜਾ ਹੋਣ ਲੱਗ ਗਿਆ

ਪਤਲਾ ਨਹੀਂ ਹੋ ਰਿਹਾ ਜੀ ਖੂਨ ਦੇ ਬਹੁਤ ਜਿਆਦਾ ਪਤਲਾ ਹੋਜੂਗਾ ਉਹ ਤਾਂ ਫ਼ਿਰ ਰਿਸਣਾ ਸ਼ੁਰੂ ਹੋ ਜਾਂਦਾ ਏ ਰਿਸਣਾ ਫੇਰ ਆਪਣੇ ਕੋਲ ਵੀ ਅਹ ਆਪਣੇ

ਅਹ blood ਦਾ pressure ਏ ਉਹ ਬਿਲਕੁਲ ਏ ਘੱਟ ਜਾਂਦਾ ਏ

ਘਟਣ ਮਤਲਬ ਏ pressure ਬਹੁਤ ਘੱਟ ਗਿਆ ਮਤਲਬ heart ਨੇ pump ਬਹੁਤ ਘੱਟ ਕਰਤਾ ਦੇਣਾ ਠੀਕ ਏ ਜੀ ਉਹ ਹੋ ਜਾਂਦਾ ਏ ਅਹ ਆਪਣਾ BP ਘਟਣਾ

BP ਮਤਲਬ pump ਦੇ ਵਿੱਚ ਇੱਕ ਤਾਂ proper ਚੱਲ ਰਿਹਾ ਹਾਂ ਜਿਵੇਂ ਹੁਣ ਇਹਦੀ range ਏ ਇੱਕ ਸੋ ਵੀਹ ਅੱਸੀ ਮੈਂ ਤੁਹਾਨੂੰ ਦੱਸੀ ਆਂ ਵੀ ਉੱਪਰਲਾ BP ਇੱਕ ਸੋ ਵੀਹ ਚਾਹੀਦਾ ਏ ਇੱਕ ਸੋ ਵੀਹ ਅਰ ਅੱਸੀ ਦੇ ਵਿੱਚ ਕਿਥੇ proper ਚੱਲ ਰਿਹਾ pump ਉਹ ਅਹ ਠੀਕ ਕੰਮ ਚੱਲ ਰਿਹਾ ਆਪਣਾ ਸ਼ਰੀਰ ਦਾ

ਪੁੰਪ ਜਿਆਦਾ ਉਹ ਦੇ ਤਾ pressure ਵੱਧ ਗਿਆ ਉਹ BP ਵੱਧ ਗਿਆ ਜੇ pressure ਘੱਟ ਗਿਆ

ਠੀਕ ਏ ਇਸ ਤਰ੍ਹਾਂ ਹੁੰਦਾ ਇਹ

ਇਹ ਇਹ ਇਹਦੇ ਨੀ ਕੋਈ BP ਦੇ ਮੈਂ ਸੁਣਿਆ ਇਹਦੇ BP ਦੇ types ਵਗੈਰਾ ਹੁੰਦੇ ਨੇ ਹਨਾ ਜਾਂ ਕੋਈ types ਵੀ ਹੁੰਦੇ ਨੇ ਇੱਦਾਂ simple ਏ ਕਹਿ ਦਿੰਨੇ ਆਂ test ਨਹੀਂ ਇਹਦੇ ਨਾਂ ਮਤਲਬ BP check ਕਰਨ ਨੂੰ ਆਪਣਾ ਕਹਿੰਦੇ BP check ਕਰਾਲੋ ਉਹ ਉਸ ਵਿੱਚ

ਕਰਨ ਨਾਲ ਪਤਾ ਲੱਗਦਾ ਵੀ BP ਵੱਧ ਏ ਇਹ ਵੀ ਹੈਨੀ ਕਈ ਵਾਰ ਮੇਰਾ BP ਵੱਧ ਗਿਆ ਕਈ ਵਾਰ ਬੰਦੇ ਦਾ ਗੁੱਸੇ ਨਾਲ BP ਵੱਧ ਜਾਂਦਾ ਏ ਉਹ BP ਬੀਮਾਰੀ ਨਹੀਂ ਹੁੰਦੀ

ਮੈਂ ਸੁਣਿਆ ਦੇਖੋ ਬੰਦੇ ਦਾ BP ਵੱਧ ਗਿਆ BP ਜਦੋਂ ਵੱਧ ਦਾ ਬੰਦੇ ਨੂੰ ਉਹਨੂੰ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਏ ਕਈ ਵਾਰ ਮੈਂ ਦੇਖਿਆ ਪਸੀਨਾ ਆਉਣ ਜਾਂਦਾ ਏ ਜਾਂ ਮਤਲਬ body ਕੱਬਣ ਲੱਗ ਜਾਂਦੀ ਏ ਉਹਦਾ heart beat ਤੇਜ ਹੋ ਜਾਂਦੀ ਏ

ਜਿਹੜੀ ਤੁਸੀਂ ਜਿਹੜੀਆਂ ਗੱਲਾਂ ਤੁਸੀਂ ਦੱਸੀਆਂ ਨਾ ਉਹ heart ਨਾਲ related ਨੇ ਜੀ

ਕਈ ਬੰਦੇ ਲੜਦੇ ਦੇਖੇ ਏ ਜਦ ਲੜਦੇ ਏ ਨਾ

ਠੀਕ ਏ ਠੀਕ ਏ ਜੀ

ਜਿਵੇਂ ਗੁੱਸੇ ਗੁੱਸੇ ਚ ਵੱਧ ਜਾਂਦਾ ਏ ਗੁੱਸੇ ਚ ਕਦੇਂ ਵੀ ਤੁਸੀਂ check ਕਰੋਗੇ BP ਵੱਧ ਹਉਗਾ ਪਰ ਉਹ BP ਦੀ ਬੀਮਾਰੀ ਨਹੀਂ ਹੈਗੀ

ਨਹੀਂ ਨਹੀੰ ਉਹ ਬਿਮਾਰੀਆਂ ਵਿੱਚ ਨਹੀਂ ਗਿਣਿਆ ਜਾਂਦਾ ਇਹ ਤਾਂ ਤੁਸੀਂ ਮੰਨਲੋ ਤੁਹਾਨੂੰ feel ਹੁੰਦਾ ਨਾ ਸਿਰ ਭਾਰਾ ਭਾਰਾ ਹੁੰਦਾ ਏ ਜਾਂ ਸਾਹ ਚੜਣਾ ਸ਼ੁਰੂ ਹੋ ਜਾਂਦਾ ਏ ਹਾਂ ਵੀ BP ਦੀ problem ਤਾਂ ਨਹੀਂ ਉਹ ਫ਼ੇਰ ਲਗਾਤਾਰ ਪੰਜ ਛੇ ਸੱਤ ਦਿਨ ਮਤਲਬ check ਕਰਨਾ ਪੈਂਦਾ

stable ਆ ਜੇ ਤਾਂ BP ਵੱਧ ਏ ਜਿੰਨੀ ਆਪਣੀ range ਏ ਉਹ ਤੋ ਉੱਪਰ ਏ ਉੱਥੇ ਹੀ ਰਹੇ ਰਿਹਾ